ਜੇ ਮੈਂ ਕਹਿ ਦਿੰਦੀ ਹਾਂ, ਮੈਂ ਕਹਿ ਦਿੰਦੀ ਹਾਂ ਤੂੰ ਚਾਚੇ ਤਾਏ ਦੀ ਐਨਾ ਕਰਦੀ ਹੈਂ

ਆਪ ਵੀ ਅੜੀ ਉਹ ਮਾੜੀ ਨਹੀਂ ਆਪ ਉਹ ਵੀ ਚੰਗੀ ਹੈ ਆਪ ਵੀ ਉਹ ਸਾਰਿਆਂ ਨੂੰ ਬੜਾ ਕਰਦੀ ਹੈ ਹੂੰ ਰੱਬ ਦਾ ਧੰਨਵਾਦ ਕਰਨਾ ਚਾਹੀਦਾ ਤਾਂ ਹਰੇਕ ਨੂੰ ਚੰਗਿਆ ਰੱਖੇ ਪਰਮੇਸ਼ਰ, ਕਿੱਥੇ ਹਾਂ

ਉਹਦਾ ਵੀ ਵਾਹਵਾ ਦਿਲ ਲੱਗ ਜਾਂਦਾ ਇੱਥੇ ਹੈ ਨਾ ਉਹ ਦਿਲ ਲੱਗ ਜਾਂਦਾ ਉਹ ਭੇਣਾ ਜਾਣ ਦਾ ਨਾਂ ਨਹੀਂ ਲੈਂਦਾ, ਉਹ ਕਰਦਾ ਹੁੰਦਾ ਮਾਮੀ ਕਹਿ ਮੰਮੀ ਨੂੰ ਮਾਜ਼ਰੀ ਜਾਣਾ, ਸੌਣਾ, ਬਹਿਣਾ ਇੱਧਰ ਥੋੜ੍ਹੀ ਸ਼ੋਣਾ, ਬਹਿਣਾ ਉੱਧਰ ਹੀ ਹੈ

ਸੌਣਾ ਬਹਿਣਾ ਉੱਧਰ ਹੀ ਹੈ

ਚਾਚੇ ਜੇ ਚਾਚੇ ਹੁਣਾ ਵੱਲ ਹੀ ਅਕਾਸ਼ ਨਾਲ ਹੀ

ਰੋਟੀ ਪਾਣੀ ਇੱਧਰੋ ਵੀ ਖਾ ਲੈਣਾ ਉੱਧਰੋ ਵੀ ਖਾ ਲੈਣੀ, ਇੱਧਰੋਂ ਵੀ ਨਹਾ ਧੋ ਲੈਣਾ, ਉੱਧਰੋਂ ਵੀ ਨਹਾ ਧੋ ਲੈਣਾ

ਠੀਕ ਹੈ

ਠੀਕ ਹੈ ਵਧੀਆ ਹੋਰ ਤੁਸੀਂ ਸੁਣਾਉ ਨਿਆਣੇ ਤਾਂ ਰਹਿੰਦੇ ਹੋਣੇ ਤੇਰੇ

ਆਹੋ ਨਿਆਣੇ ਫੇਰ ਰਹਿੰਦੇ ਨਿਆਣਾ ਕੋਈ ਆਉਂਦਾ ਕੋਈ ਜਾਂਦਾ

ਸਹੀ ਗੱਲ ਹੈ ਗਰਮੀ ਦੇ ਵਿੱਚ ਕਿਤੇ ਇਹਨਾ ਨੂੰ ਹੁਣ ਪੱਖੇ ਦਾ ਨਹੀਂ ਚਾਅ ਆਉਂਦਾ ਨਾ ਨਾ ਪੱਖੇ ਥੱਲੇ ਇੱਕ ਗੱਲ ਹੈ ਦੀਦੀ ਆਪਣੀ ਸ਼ਿਫਤ ਆਪ ਨਹੀਂ ਕੀਤੀ ਜਾਂਦੀ, ਤੁਹਾਨੂੰ ਵੀ ਪਤਾ ਵਾ ਮੇਰਾ ਸਾਡੇ ਨਿੱਕੇ ਨਿੱਕੇ ਨਿਆਣੇ ਸੀ ਮੈਂ ਨਹੀਂ ਸੀ ਕਦੀ ਬਾਹਰ ਨਿਕਲਣ ਦਿੱਤੇ

ਮੁੰਡਾ ਮੇਰਾ ਸਗੋਂ ਚੱਲ ਜਾਂਦਾ ਰਿਹਾ ਤੁਹਾਡੇ ਘਰਾਂ ਵੱਲ ਖੇਡਣ

ਉਹਨੇ ਜਾ ਕੇ ਚਾਚੇ ਚਾਚੇ ਮਹਿੰਦਰ ਦੇ ਘਰ ਤੇ ਤੁਹਾਡੇ ਘਰ ਉਹ ਮੈਂ ਜਿਹੜਾ ਛੱਤ ਤੇ ਚੜ੍ਹੀ ਹੋਣਾ ਅਤੇ ਉਹਨੇ ਉੱਥੇ ਖੇਡਦੇ ਰਹਿਣਾ

ਅਤੇ ਆਹ ਕੁੜੀਆਂ ਮੇਰੀਆਂ ਬਿਲਕੁਲ ਹੀ ਨਹੀਂ ਨਿਕਲੀਆਂ ਬਾਹਰ

ਕੁੜੀਆਂ ਆਹ ਵੀ ਨਹੀਂ ਨਿਕਲਦੀਆਂ ਆਹ ਰਾਜੂ ਦੀਆਂ ਕੁੜੀਆਂ ਵੀ ਨਹੀਂ ਨਿਕਲਦੀਆਂ

ਨਿੱਕੀਆਂ ਨਿੱਕੀਆਂ ਹੋਣੀਆਂ ਤਾਂ ਮੈਂ ਨਹੀਂ ਕਦੀ ਬਾਹਰ ਨਿਕਲਣ ਦਿੱਤੀਆਂ, ਮੈਨੂੰ ਬਸ ਇਹਨਾ ਨੇ ਇਹੋ ਕਹਿਣਾ ਮੂੰਹ ਹੱਥ ਧੋ ਨਹਾਉ ਧੋ ਤੇ ਰੋਟੀ ਪਾਣੀ ਖਾਉ ਅਤੇ ਚੱਲੋ ਅੰਦਰ ਲੰਮੇ ਪਈਏ

ਤੇ ਮੁੰਡਾ ਵੀ ਮਾੜਾ ਮੋਟਾ ਜਦੋਂ ਕਿ ਜਦੋਂ ਸਿਆਣਾ ਹੋਇਆ ਅਤੇ ਫੇਰ ਨਿਕਲਣ ਲੱਗਾ

ਅਤੇ ਹੁਣ ਉੱਕਾ ਹੀ ਨਿਕਲਦਾ ਅਗਲਾ ਹਾਲੇ ਤੱਕ ਅੰਦਰ ਸੁੱਤਾ ਸੀ

ਹਾਜੀ ਠੀਕ ਠਾਕ ਤੁਸੀਂ ਸੁਣਾਉ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

hello ਸਤਿ ਸ਼੍ਰੀ ਅਕਾਲ ਦੀਦੀ ਕੀ ਹਾਲ ਏ ਹਾਂਜੀ ਸਤਿ ਸ਼੍ਰੀ ਅਕਾਲ ਨਵਜੋਤ ਠੀਕ ਏ ਵਧੀਆ ਤੁਸੀਂ ਦੱਸੋ ਮੈਂ ਵੀ ਠੀਕ ਆ ਹੋਰ ਕੀ ਕਰ ਰਹੇ ਸੀਗੇ ਆਪਾਂ ਕੁੱਛ ਨਹੀਂ ਆਪਾਂ ਇੱਕ ਥੋੜਾ ਨਾ ਇੱਕ topic ਲਿੱਖਣਾ ਸੀ ਮੈਂ ਕਿਹਾ ਚਲੋਂ ਤੁਹਾਡੇ ਨਾਲ discuss ਕਰ ਲੈਣੀ ਆ ਤੇ ਅਹ ਜਿੱਦਾਂ ਕੇ

ਹਾਂਜੀ ਜਿੱਦਾਂ ਕੇ technology ਦਾ ਅੱਜਕਲ ਤੁਹਾਨੂੰ ਪਤਾ ਹੀ ਆ ਹਰ ਇੱਕ ਚੀਜ਼ technology ਤੇ ਹੀ depend ਕਰਦੀ ਆ ਨਾ ਤੇ ਅਹ ਕਿਸ ਤਰੀਕ਼ੇ ਨਾਲ ਇਹ develop ਹੋਈ ਏ ਜਾ ਕਿਸ ਤਰੀਕ਼ੇ ਨਾਲ ਇਹ ਵਰਤਿਆਂ ਜਾਂਦਾ ਤੇ ਕੀ ਮਹੱਤਵਪੂਰਣ ਯੋਗਦਾਨ ਪਾ ਰਹੀ ਆ ਸਾਡੀ ਆਉਣ ਵਾਲੀ ਜੋ ਜ਼ਿੰਦਗੀ ਉਹਦੇ ਵਿੱਚ ਹਨਾ ਤੇ technology ਜੀ ਬਾਰੇ ਮੈਨੂੰ ਦੱਸੋਗੇ ਜਰਾ ਵੀ ਕੀ ਟਿੱਚੇ ਕੀ ਨੇ ਇਹਨਾ ਦੇ ਹਾਂਜੀ ਜਿਵੇਂ technology ਇੱਕ ਜਿਹੜਾ ਹੈਗਾ ਏ ਅਹ ਪ੍ਰਵ ਅਹ ਕਹਿ ਦਿੰਦੇ ਨੇ technology ਇੱਕ ਪ੍ਰਵਚਨ ਤਰੀਕੇ ਵਿਵਾਰਕ ਲੱਕਸਾਂ ਨੂੰ ਪ੍ਰਪਾਤ ਕਰਨ ਦੇ ਲਈ ਗਿਆਨ ਦਾ ਅਨੁਪ੍ਰਯੋਗ ਹੈਗਾ ਤੇ ਜਿਹੜਾ ਸ਼ਬਦ ਪ੍ਰਯੋਗ ਤੇ ਜਿਹੜਾ ਕਹਿ ਦਿੰਨੇ ਏ ਸ਼ਬਦ technology ਦਾ ਅਰਥ ਐਵੇਂ ਦੇ ਪਰਿਆਸਾਂ ਤੇ ਉਤਪਾਦਨ ਤੋ ਹੈਗਾ ਏ ਜਿਵੇਂ technology ਵਿਗਿਆਨ engineering ਹੋਰ ਰੋਜ ਮਾਰਾ ਦੀ ਜਿੰਦਗੀ ਦੀ ਮੱਹਤਵਪੂਰਨ ਭੂਮਿਕਾ ਨਿਭਾਉਦਾ ਏ ਤੇ ਤਕਨੀਕੀ ਵਿਕਾਸ ਦੇ ਸਮਾਜ ਮੱਤਵਪੂਰਨ ਬਦਲਾਵ ਆਏ ਤੇ ਸਭ ਤੋ ਪੁਰਾਣੀ ਗਿਆਨ ਤਕਨੀਕੀ ਪ੍ਰਕ੍ਰਿਤੀ ਜਾਂ ਉਪਕਰਣ ਹੈਗਾ ਏ ਤੇ ਜਿਹਦਾ ਪ੍ਰਯੋਗ ਪਰਗ ਪ੍ਰਗਤਿਹਾਸਿਕ ਕਾਲ ਦੇ ਦੋਰਾਨ ਕੀਤਾ ਗਿਆ ਸੀਗਾ ਤੇ ਇਸ ਬਾਅਦ ਆਗ ਦੇ ਨਿੰਤਰਣ ਕੀਤਾ ਗਿਆ ਤੇ ਇਹਦੀ ਹਿਮ ਯੁੱਗ ਦੇ ਦੋਰਾਨ ਮਾਨਵ ਮਸਤਿਕ ਮਸਤਿਕ ਦੇ ਵਿਕਾਸ ਦਾ ਭਾਸ਼ਾ ਵਿਸਥਾਰ ਵਿਕਾਸ ਯੋਗਦਾਨ ਦਿੱਤਾ ਤੇ ਤੁੰਡ ਲਿੱਤਾ ਸੀਗਾ ਤੇ ਕਾਸ ਯੁੱਗ ਦੇ ਪਹੀਏ ਦੇ ਵਿਸਕਾਰ ਦੇ ਅਧਿਕ ਯਾਤਰਾ ਹੋਰ ਅਧਿਕ ਜੱਟਿਲ ਮਸ਼ੀਨਾਂ ਦੇ ਨਿਰਮਾਣ ਲਈ ਅਨ੍ਮੁਤੀ ਦਿੱਤੀ ਤੇ printing press or telephone ਔਰ internet ਸਾਹਿਤਕ ਅੰਨੇ ਹਾਲਿਕਾ ਤਕਨੀਕੀਕ ਨਰ ਚਾਰਾਂ ਉੰਨੇ ਸੰਚਾਰ ਬਦਾਹੋ ਦਾ ਜਿਹੜਾ ਕੰਮ ਸੀਗਾ ਉਹ ਘੱਟ ਕੀਤਾ ਗਿਆ ਹੈ ਤੇ ਇਹ ਇੱਕ ਗਿਆਨ ਅਰਥ ਵਿਵਸਥਾ ਦੀ ਸੁਰੱਕ਼ਸਾਂ ਵੀ ਕੀਤਾ ਏ ਤੇ ਜਦ ਕੀ ਜਿਵੇਂ ਕਹਿ ਦਿੰਦੇ ਆ ਜਦ ਕੀ technology ਆਰਥਿਕ ਵਿਕਾਸ ਦਾ ਯੋਗਦਾਨ ਕਰਦੀ ਏ ਤੇ ਮਾਨਵ ਕਲਿਆਣ ਦੇ ਸੁਧਾਰ ਵੀ ਕਰਦੀ ਏ ਤੇ ਇਹਦੇ

ਹੋ ਸਕਦੇ ਹੈ ਜੈਵੇ ਕੀ ਪ੍ਰਦੂਸ਼ਣ ਜਾ ਸੰਨਸਾਧਨ ਦੀ ਕਮੀ ਜਾ ਅਹ ਸਵਚਾਲਨ ਦੀ ਅਹ ਪਰਿਨਾਮ ਸਰੂਪ ਤਕਨੀਕੀ ਬੇਰੁਜਗਾਰੀ ਜਿਵੇਂ ਕੀ ਸਮਾਜਿਕ ਅਨੁਸਾਰ ਦਾ ਕਾਰਨ ਬਣ ਸਕਦੀ ਹੈ ਤੇ ਨਿੱਤੀ ਜਤਨ ਪ੍ਰਯੋਗ technology ਦੀ ਭੂਮਿਕਾ ਔਰ ਪ੍ਰਯੋਗ technology ਦੀ ਨੇਤਿਕਤਾਂ ਹੋਰ ਸੰਬਧਿਤ ਕਮੀਆਂ ਦੀ ਘੱਟ ਕਰਨ ਦੇ ਤਰੀਕ਼ੇ ਵਿੱਚ ਬਾਲ ਦਰਸ਼ਨ ਦਰਸ਼ਨਿਕ ਹੋਰ ਹਮ ਰਾਜਨੀਤਿਕ ਬਹਿਸ ਚੱਲ ਰਹੀ ਹੈ ਹਾਂਜੀ ਬਿਲਕੁਲ ਸਹੀ ਕਿਹਾ ਤੇ technology ਬਾਰਵੀਂ ਸਦੀਂ ਦੀ ਸੁਰੂਆਤ ਵਿੱਚ ਸੁਰੂ ਕੀਤੀ ਗਈ ਸੀ ਤੇ ਇੱਕ ਸ਼ਬਦ ਹੈ ਜਿਸ ਦਾ ਅਰਥ ਹੈ

architecture ਵਰਗੀਆਂ ਗਤਿਵਿਧਿਆਂ ਸਾਮਲ ਸਨ ਤੇ ਉੰਨਵੀ ਸਦੀਂ ਤੋ ਸੁਰੂ ਹੋਕੇ ਮਹਾਦੀਪੀ ਯੂਰਪੀਨਾ ਦੇ ਕਰਨ ਦੇ ਤਰੀਕੇ ਦਾ ਹਵਾਲਾ ਦੇਣ ਲਈ technical ਜਾ ਤਕਨੀਕੀ ਸਬਦਾਂ ਦੀ ਵਰਤੋਂ ਕੀਤੀ ਜਾਣੀ ਸੁਰੂ ਹੋ ਗਈ ਜਿਸ ਵਿੱਚ ਸਾਰੀਆਂ ਤਕਨੀਕੀ ਕਲਾਵਾਂ ਜਿਵੇਂ ਕੇ dancing navigation ਜਾ printing ਸ਼ਾਮਲ ਸਨ ਭਾਵੇਂ ਉਹ ਲੋੜੀਦੇ toll ਜਾ ਯੰਤਰ ਕਲਾਂ ਜਾਂ ਸਿਲਫ ਕਾਰੀ ਹੋ ਸਕਦੀ ਏ

ਅੰਗਰੇਜੀ ਵਿੱਚ ਗੇਰ ਹਜ਼ਾਰ ਹੋਣ ਕਰਕੇ ਦੋਵਾਂ ਦਾ ਅਨੁਵਾਦ technology ਵਜੋਂ ਕੀਤਾ ਗਿਆ ਸੀ ਤੇ ਇਹ ਸ਼ਬਦ ਪਹਿਲਾਂ ਅੰਗਰੇਜੀ ਵਿੱਚ ਅਸਧਾਰਨ ਸੀ ਅਤੇ ਜਿਆਦਾਤਰ ਅਕਾਦਮੀ ਅਨੁਸ਼ਾਸਨ ਨੂੰ ਕਿਹਾ ਜਾਂਦਾ ਸੀ ਜਿਵੇਂ ਕੇ

ਅਨੁਸ਼ਾਸਨ ਮੰਨਿਆ ਜਾਣਾ ਬੰਦ ਕਰ ਦਿੱਤਾ ਅਤੇ ਇਸ ਦੇ ਮੋਜੂਦਾ ਸਮੇਂ ਦੇ ਅਰਥਾਂ ਨੂੰ ਅਪਣਾ ਲਿਆ

ਇਤਿਹਾਸ ਦੀ ਅਗਰ ਇਸਦੀ ਗੱਲ ਕੀਤੀ ਜਾਏ ਤਾਂ ਇਹਦਾ ਇਤਿਹਾਸ ਕਦੋਂ ਤੇ ਕਿੱਥੇ ਸੁਰੂ ਹੋਇਆ ਉਸ ਬਾਰੇ ਮੈਨੂੰ ਦੱਸੋਗੇ ਜਰਾ ਹਾਂਜੀ ਜਿਵੇਂ ਪ੍ਰਗਤੀ ਸਾਹਿਕ ਅਰੋਜ ਔਜਾਰਾਂ ਵਿਚ ਵਿਕਾਸ ਪਰਾਰੰਭ ਹੋਣ ਹੋਮਿਨਿਡੋ ਦੁਆਰਾ ਲੋਕਨ ਔਰ ਪਰਿਸਨ ਦੇ ਤ੍ਰਿਸ੍ਟੀ ਦੇ ਮਾਧਿਅਮ ਵਿੱਚ ਕੀਤਾ ਗਿਆ ਸੀ ਲੱਗਭੱਗ ਦੋ ਜਿਹੜਾ ਦੋ ਲੱਖ ਦੇ ਵਰਸ਼ ਪਹਿਲੇ ਤੇ ਉਹਨਾ ਨੇ ਇੱਕ ਔਖ੍ੜ ਦੇ ਗੁੱਛੇ ਨੂੰ ਠੋਕ ਕੇ ਇੱਕ ਤੇਜ ਹੱਥ ਕੁਲਾੜੀ ਬਣਾਕੇ ਪਹਿਲਾਂ ਪੱਥਰ ਦਾ ਉਜਾਰ ਬਨਾਣਾ ਸਿਖਿਆ ਤੇ ਬਾਅਦ ਦੇ ਇਸ ਅਭਿਆਸ ਦੇ ਵਿੱਚ ਪੈਤੀ ਅਹ seventy five ਅਹ ਪਚਾਨਵੇਂ ਜਿਵੇਂ ਪ੍ਚੱਤਰ ਹਜ਼ਾਰ ਸਾਲ ਪਹਿਲੇ ਸੁਧਾਰ ਕੀਤਾ ਗਿਆ ਸੀਗਾ ਤੇ ਜਿਸ ਨਾਲ ਹੀ ਬਹੁਤ ਹੀ ਬੇਹਤਰ ਕੰਮ ਹੋ ਸਕਿਆ ਤੇ ਅੱਗ ਦੀ ਖੋਜ ਜਿਹੜੀ Thomas ਡਾ ਵਿੰਨ ਵਿੱਚ ਸਾਇਦ ਸਭ ਤੋ ਵੱਡੇ ਮਾਨਵ ਨਿਰਮਿਤ ਅਹ ਅਵਿਸ਼੍ਕਾਰ ਦੇ ਰੂਪ ਦੇ ਵਨਿੱਤ ਕੀਤਾ ਗਿਆ ਤੇ ਪੂਰਾਤੱਤਵ ਹਾਰ ਔਰ ਸਮਾਜਿਕ ਸਰੱਕਸਣ ਕੱਟ ਤੇ ਉਹ ਕੱਟ one point five million ਵਰਸ਼ ਤੱਕ ਨਿੰਯਤਰਨ ਮਾਰਨ ਦਾ ਅੱਗ ਦੇ ਉੱਪਯੋਗ ਵੀ ਅਹ ਉੱਪਯੋਗ ਦੀ or ਇਸਾਰਾਂ ਕਰਦੇ ਨੇ ਤੇ ਇੱਗਰਿੱਤ ਕਰਦੇ ਨੇ ਤੇ ਜਿਵੇਂ ਲੱਕੜੀ ਲੱਕੜੀ ਦਾ ਕੋਹਲੇ ਦੀ ਲੱਗੀ ਅੱਗ ਨੇ ਸੁਰੂਆਤੀ ਮਨੁਹਸ ਨੂੰ ਆਪਣੀ ਪਾਚਨ ਸਮਤਾ ਬੜਾਦੇ ਨੇ ਤੇ ਇਹਦੀ ਪੋਚਣ ਮੁਰਲੀਅਨ ਸੁਧਾਰ ਕਰਨ ਦੇ ਖਾਏ ਜਾ ਰਹੇ ਸਖਣੇ

ਪ੍ਰਸਾਤਵ ਵੀ ਕੀਤਾ ਤੇ ਖਾਣਾ ਬਣਾਉਣ ਅਹ ਪਕਾਂਣ ਦੀ ਸਮਤਾ homer ਮਾਨਸਿਕ ਦੇ ਅਕਾਰ ਵਿੱਚ ਵਿਧੀ ਕੀਤੀ ਤੇ ਹਾਲਿਕਾ ਕੁੱਛ ਸੋਧ ਕਰਤਾ ਪਰਿਮਾਣ ਅਹ ਅਨਿਕਾ ਅਨੂੰਨਾਹਿਕ ਪਾਂਦੇ ਨੇ ਤੇ ਪੂਰਾਤੱਤਵ ਤਿੱਤਵ ਸਾਸ਼ਕ ਸੱਤ ਸੋ ਨੱਬੇ ਤੇ ਹੈਗੇ ਨੇ ਤੇ ਸ਼ੋਸ਼ਾਤ ਸੋਧ ਕਰਤਾਵਾਂ ਵਿੱਚ ਮੰਨਨਾ ਹੈ ਕੀ ਇਹਦੇ ਮਾਨਵ ਅਹ ਸਾਰਜਨਵਿਕ ਕਾਰਨ ਦੇ ਗਤੀ ਦੇਣ ਦੀ ਸਮਤਾ ਹੈਗੀ ਤੇ ਇਹਦੇ ਇਹਦੇ ਵਿੱਚ ਭਾਸਾ ਦਾ ਉਦ ਉਦਰ

ਦੋਨਾਂ ਵਿਚੋਂ ਕਿਸੇ ਵੀ ਤਕਨੀਕੀ ਨੂੰ ਅਪਣਾ ਦੀ ਅਨੁਮਤੀ ਸਮੇਂ ਤੇ ਕੋਈ ਸਾਹਿਤ ਨਹੀਂ ਹੈਗੀ ਲੇਕਿਨ ਪੁਰਾਤੀਤ੍ਵਾਦੀ ਨੇ ਨੱਬੇ ਤੋ ਇੱਕ ਸੋ ਵੀਹ ਕਿਲੋਮੀਟਰ ਜਿਵੇਂ KYA ਦਾ ਆ ਸ਼ਰੀਏ ਨੂੰ ਚਾਰ ਸੋ ਚਾਲੀ KYA ਦੱਸਿਆ ਹੈ ਤੇ ਪੂਰਾਤੱਤਵ ਸ਼ਾਸ਼ਕ ਵਿੱਚ ਪਾਇਆ ਗਿਆ ਹੈ ਜਿਵੇਂ ਜਿਵੇਂ ਜਿਵੇਂ ਪੂਰਾ ਪਾਸ਼ਨ ਯੁੱਗ ਅੱਗੇ ਵੱਧ ਆਵਾਸ ਅਧੀਨ ਸਗੰਰ ਔਰ ਅਧੀਨ ਵਿਸਚਿਤ ਹੁੰਦਾ ਹੈ ਤੇ ਤਿੰਨ ਸੋ ਅੱਸੀ ਕੀ ਦੇ ਆਰੰਭ ਵਿੱਚ ਮਾਨਵ ਲੱਕੜੀ ਦੇ ਅਵਸਿਤ ਝੋਪੜੀਆਂ ਦੇ ਨਿਰਮਾਣ ਕਰਦਾ ਹੈ ਤੇ ਸਿਕਾਰ ਕੀਤੇ ਗਏ ਜਾਨਵਰਾਂ ਦਾ ਫ਼ਰ or ਖਾਰ ਦੇ ਅਹ ਅਨੁਕੂਲਿਤ ਕੱਪੜਿਆਂ ਦੇ ਮਾਨਵਤਾਂ ਠੰਡੇ ਖੇਤਰਾਂ ਵਿੱਚ ਅਹ ਵਿਸਥਾਰ ਕਰਨ ਦੀ ਮਦਦ ਹੈ ਤੇ ਮਾਨਵ ਦੇ ਲੱਗਭਗ ਦੋ ਸੋ KYA ਦੇ ਅਹ ਆਸਪਾਸ ਅਫਰੀਕਾ ਦੇ ਬਹਾਰ ਜਾਣਾ ਸੁਰੂ ਕੀਤਾ ਤੇ ਸੁਰੂਆਤੀ ureshia ਵੀ ਹੋਰ ਵੱਧ ਰਿਹਾ ਸੀਗਾ ਹਾਂਜੀ ਬਿਲਕੁਲ ਸਹੀ ਕਿਹਾ ਤਸੀ ਤੇ ਜਿੱਦਾ ਕੇ ਇਹਨਾ ਨੇ new ਤਿਲਕ ਦੀ ਇੱਕ ਕ੍ਰਾਂਤੀ ਵੀ ਸ਼ੁਰੂ ਕੀਤੀ ਜੋ ਕੇ ਪਹਿਲੀ ਖੇਤੀਬਾੜੀ ਕ੍ਰਾਂਤੀ ਜਾਂ ਤਕਨੀਕੀ ਨਵੀਨਤਾ ਦਾ ਇੱਕ ਪ੍ਰਵੇਗ ਲਿਆ ਗਿਆ ਤੇ ਨਤੀਜੇ ਵਜੋ ਅਹ ਸਾਮਜਿਕ ਜੱਟਿਲ ਤਾਂ ਵਿੱਚ ਵਾਧਾ ਹੋਇਆ ਤੇ ਪਾਲਿਸ ਕੀਤੇ ਹੋਏ ਪੱਥਰਾਂ ਦੀ ਕੁਹਾੜੀ ਦੀ ਕਾਢ ਵੀ ਇੱਕ ਤਰੱਕੀ ਵੱਡੀ ਤਰੱਕੀ ਸੀ ਜਿਸ ਦੇ ਵੱਡੇ ਪੈਮਾਨੇ ਦੀ ਪੈਮਾਨੇ ਦੀ ਜੰਗਲਾ ਦੀ ਮਨਜੂਰੀ ਅਤੇ ਖੇਤੀ ਦੀ ਇਜਾਜ਼ਤ ਦਿੱਤੀ ਤੇ ਪੋਲਿਸ ਕੀਤੇ ਪੱਥਰਾ ਦੇ ਕੁਹਾੜਿਆ ਦੀ ਵਰਤੋ ਨਿਊਕਲਿਥ ਇਸ ਵਿੱਚ ਬਹੁਤ ਵੱਧ ਗਈ ਸੀ ਪਰ ਅਸਲ ਵਿੱਚ ਆਰੀਆਂ land ਵਰਗੇ ਕੁੱਛ ਖੇਤਰਾਂ ਵਿੱਚ ਪੂਰਵ ਵਰਤੋ ਕੀਤੀ ਜਾਂਦੀ ਸੀ

ਯੋਗਦਾਨ ਪਾ ਸਕਦੇ ਸੀ ਤੇ ਪ੍ਰਾਚੀਨ ਦੀ ਗੱਲ ਕੀਤੀ ਜਾਵੇ ਪ੍ਰਾਚੀਨ ਦੇ ਵਿੱਚ ਕਾਫ਼ੀ ਜਿਹਦਾ ਇਹਨਾ ਨੇ ਅੱਗ ਵਗੇਰਾ ਦੀ ਖ਼ੋਜ ਕੀਤੀ ਹਨਾ ਤੇ ਉਸ ਬਾਰੇ ਦੱਸੋਗੇ ਮੈਨੂੰ ਹਾਂਜੀ ਜਿਵੇ ਮਾਨਵ ਨੇ ਅਗਨੀਂ ਦਾ ਪ੍ਰਯੋਗ ਕਰਨ ਤੋ ਬਾਅਦ ਊਰਜਾ ਦੇ ਅੰਨੇ ਰੂਪਾਂ ਦੀ ਖ਼ੋਜ ਵੀ ਕੀਤੀ ਜਿਵੇਂ ਪਵਨ ਊਰਜਾ ਸਭ ਤੋਂ ਪਹਿਲਾ ਗਿਆਨਤ ਉਪਯੋਗ ਬਣਾਏ ਹੋ ਮਾਏਕਾੰਤ ਹੈ ਤੇ ਸਮੁੰਦਰ ਦੇ ਨੀਚੇ ਸਭ ਤੋਂ ਪੁਰਾਣਾ ਜਹਾਜ ਨੀਲ ਦੀ ਨਵ ਨਾਵ ਦਾ record ਲੱਗਭਗ ਸੱਤ ਹਜ਼ਾਰ ਇਸ ਪੂਰਵ ਦਾ ਹੈ ਤੇ catch basin ਜਿਵੇਂ ਅਹ ਮੈਸੋ ਪੋ ਮੈਸੋ ਪੋਟਿਅਮ ਦਾ ਪ੍ਰਾਚੀਨ ਸੁਮੇਰਿਆਂ ਸਿਚਾਈ ਦੇ ਲਈ ਨਦੀਆਂ ਦੇ ਪਾਣੀ ਨੂੰ ਮੋੜਨ ਦੇ ਲਈ ਨਹਿਰਾਂ ਨਹਿਰ ਦੇ ਤੱਟ ਬੰਧਾ ਤੇ ਇੱਕ ਜਟਿਲ ਪ੍ਰਾਣੀ ਦਾ ਉਪਯੋਗ ਕਰਦੇ ਸੀਗੇ ਤੇ ਪੁਰਾਤਤਵਾਦੀ ਦਾ ਅਨੁਮਾਨ ਜਿਵੇਂ ਕੀ ਪਹੀਏ ਦੇ ਵਿਸਕਾਰ ਸੁਤੰਤਰ ਰੂਪ ਦੇ ਵਿੱਚ ਮੈਸੋਪੋਟੀਮੀਆਂ ਵਰਤਮਾਨ ਈਰਾਕ ਹੈ ਤੇ ਉਹਦੇ ਉੱਤਰੀ ਕਾ ਅਹ ਕਾਕੇਸ਼ਰ ਸੰਸਕ੍ਰਿਤੀ ਔਰ ਮੱਧਵ ਯੋਰੂਪ ਦੇ ਵਿੱਚ ਹੋਇਆ ਸੀ ਤੇ ਸਮੇਂ ਸੀਮਾਂ ਦਾ ਅਨੁਮਾਨ ਪੰਜ ਹਜ਼ਾਰ ਪੰਜ ਸੋ ਦੇ ਵਿੱਚ ਤਿੰਨ ਹਜ਼ਾਰ ਈਸਵੀਂ ਪੂਰਵ ਤੱਕ ਹੈ ਤੇ ਅਧਿਕਾਸ ਵਿਸ਼ੇਗਤ ਇਹਦੇ ਵਿੱਚ ਚਾਰ ਹਜ਼ਾਰ ਈਸਵ ਪੂਰਵ ਦੇ ਕਰੀਬੀ ਕਰੀਬ ਰੱਖਦੇ ਨੇ ਤੇ ਪਹਿਲੇ ਜਿਹੜੀ ਗੱਡੀ ਗਾੜਿਆਂ ਗੱਡੀਆਂ ਸੀ ਉਹ ਚਰਿੱਤਰ ਕਰਨ ਵਾਲੇ ਸਭ ਤੋਂ ਪੁਰਾਣੇ ਗਿਆਨ ਕਲਾਂ ਕ੍ਰਿਤੀਹੋ ਲੱਗਭਗ ਤਿੰਨ ਹਜ਼ਾਰ ਪੰਜ ਸੋ ਈਸਵੀਂ ਪੂਰਵ ਦੀ ਹੈ ਤੇ ਹ ਹਾਲ ਏ ਦੇ ਵਿੱਚ ਦੁਨੀਆਂ ਦਾ ਸਭ ਤੋ ਪੁਰਾਣਾ ਲਕੜੀ ਦਾ ਪਹਿਆਂ cell ਅਹ cell wiling ਵਿੱਚ

ਬਿਲਕੁਲ ਸਹੀ ਕਿਹਾ ਤੇ ਉਹਨਾ ਨੇ ਜਿੱਦਾਂ ਕਾਫੀ ਸਮਾਂ ਨਹੀਂ ਲੱਗਾ ਉਹਨਾ ਨੂੰ ਪਈਏ ਨੂੰ ਵਾਹਨਾਂ ਨੂੰ ਭਾਰੀ ਬੋਝ ਚੁੱਕਣ ਲਈ ਵਰਤਿਆ ਜਾਂਦਾ ਸੀ ਤੇ ਜੋਕੇ ਬਹੁਤ ਇੱਕ card ਸੀ ਉਹਨਾ ਲਈ ਜੋ ਕੀ ਪ੍ਰਾਚੀਨ ਅਹ ਸੁਮੇਰੀਅਨ ਘੁੱਮਿਆਰ ਦੇ ਪਈਏ ਦੀ ਵਰਤੋ ਕਰਦੇ ਸਨ ਅਤੇ ਹੋ ਸਕਦਾ ਤਾਂ ਉਹਨਾ ਦੀ ਕਾਡ ਕੱਢੀ ਵੀ ਹੋਵੇ ਪਰ ਉਸ side ਰਾਜ ਵਿੱਚ ਪਾਇਆ ਗਿਆ ਇੱਕ ਪੱਥਰ ਦੇ ਬਰਤਨ ਦਾ ਪਹੀਆ ਲੱਗਭਗ ਤਿੰਨ ਹਜ਼ਾਰ ਚਾਰ ਸੋ ਉਨੱਤੀ BC ਦਾ ਸੀ ਜੋਕੇ ਪਹਿਆਂ ਦੀ ਦੁਆਰਾ ਸੁੱਟੇ ਗਏ ਮਿੱਟੀ ਦੇ ਬਰਤਨਾਂ ਦੇ ਪੁਰਾਣੇ ਟੁੱਕੜੇ ਵੀ ਉਸ ਖ਼ੇਤਰ ਵਿੱਚ ਮਿਲਦੇ ਹਨ ਤੇ ਤੇਜ ਘੁੰਮਿਆਰ ਪਈਏ ਦੇ ਮਿੱਟੀ ਦੇ ਬਰਤਨਾਂ ਦੀ ਸੁਰੂਆਤ ਵੱਡੇ ਪੱਧਰ ਤੇ ਉਤਪਾਦਨ ਨੂੰ ਸਮਰਥਨ ਬਣਾਇਆ ਪਰ ਇਸ ਊਰ੍ਜਾਂ ਦੇ ਇੱਕ trans farm ਦੇ ਤੋਰ ਤੇ ਪਈਏ ਦੀ ਵਰਤੋ ਕਰਦੇ ਸੀ ਤੇ ਜੋ ਕੇ ਗੈਰ ਮਨੁੱਖੀ ਸ਼ਕਤੀ ਸਰੋਤਾਂ ਦੀ ਵਰਤੋ ਵਿੱਚ ਕ੍ਰਾਂਤੀ ਲਿਆ ਦਿੱਤੀ ਤੇ ਪਈਏ ਦੋ ਪਹਿਲਾ ਦੋ ਪਈਏ ਗੱਡੀ tries ਤੋ ਬਣਾਈ ਗਈ ਤੇ ਫਿਰ ਇੱਕ ਅਹ ਮੈਸਾਂ ਟੋਮੀਆਂ ਦੇ ਈਰਾਨ ਵਿੱਚ ਲੱਗਭਗ ਤਿੰਨ ਹਜ਼ਾਰ ਈਸਾਂ ਪੂਰਵ ਵੀ ਵਰਤੇ ਗਏ ਸਨ ਤੇ ਸਭ ਤੋ ਪੁਰਾਣੀਆਂ ਜਾਣ ਵਾਲੀਆਂ ਉਸਾਰੀਆਂ ਸੜਕਾਂ ਉਰੇ ਦੇ ਸ਼ਹਿਰ ਦੀਆ ਪੱਥਰ ਅਤੇ ਪੱਕੀਆਂ ਗੱਲੀਆਂ ਸਨ ਜੋ ਲੱਗਭਗ ਚਾਰ ਹਜ਼ਾਰ ਈਸਾ ਪੂਰਵ ਅਤੇ ਨਿਊਯਰ England ਦੇ ਦਲਦਲ ਵਿਚੋਂ ਲੱਗਣ ਵਾਲੀਆਂ ਲੱਕੜ ਦੀਆ ਸੜਕਾਂ ਸਨ ਜੋ ਲੱਗਭਗ ਉਸੇ ਸਮੇਂ ਦੀਆ ਸਨ ਤੇ ਪਹਿਲੀ ਲੰਬੀ ਦੂਰੀ ਵਾਲੀ ਸੜਕ ਜੋ ਲੱਗਭਗ ਤਿੰਨ ਹਜ਼ਾਰ ਪੰਜ ਸੋ BC ਵਿੱਚ ਵਰਤੋਂ ਵਿੱਚ ਆਈ ਤੇ ਫਰਾਸ ਦੀ ਖਾੜੀ ਤੋ ਭੂ ਮੱਧ ਸਾਗਰ ਤੱਕ ਦੋ ਹਜ਼ਾਰ ਚਾਰ ਸੋ ਕਿਲੋਮੀਟਰ ਤੱਕ ਫ਼ੈਲੀ ਹੋਈ ਸੀ ਪਰ ਇਹ ਪੱਕੀ ਨਹੀਂ ਸੀ ਅਤੇ ਇਸ ਦੇ ਅੰਨਸ਼ਕ ਤੋਰ ਤੇ ਬਣਾਈ ਰੱਖੀ ਗਈ ਸੀ ਲੱਗਭਗ ਦੋ ਹਜ਼ਾਰ ਈਸਵੀਂ ਪੂਰਵ ਵਿੱਚ ਦੇ ਯੂਨਾਨੀ ਟਾਪੂ ਤੇ ਮਿਨੋਅਨ ਲੋਕਾਂ ਲੋਕਾਂ ਨੇ ਟਾਪੂਆਂ ਦੇ ਦੱਖਣ ਵਾਲੇ ਪਾਸੇ grip tan ਮਹਿਲ ਤੋ ਪਹਾੜਾ ਵਿੱਚ ਹੁੰਦੇ ਹੋਏ ਟਾਪੂ ਦੇ ਉੱਤਰ ਪਾਸੇ ਨੋ ਸੋ ਦੇ ਮਹਿਲ ਤੱਕ ਜਾਣ ਵਾਲੀ ਪੰਜਾਹ ਕਿਲੋਮੀਟਰ ਵਾਲੀ ਸੜਕ ਬਣਾਈ ਸੀ ਤੇ ਪਹਿਲਾ ਪਹਿਲਾ ਵਾਲੀ ਸੜਕ ਦੇ ਉੱਲਟ ਮਿਨੋਅਨ ਪੂਰੀ ਤਰ੍ਹਾਂ ਪੱਕੀ ਸੀ ਜੋਕੇ

ਬਹਾਹ ਦਿੱਤਾ ਜਾਂਦਾ ਸੀ ਤੇ ਕਿਹਾ ਜਾਂਦਾ ਕਿਹਾ ਜਾਂਦਾ ਜਾ ਸਕਦਾ ਸੀ ਪ੍ਰਾਚੀਨ ਦੇ ਰੋਮਨ ਦੇ ਕਈ ਸਰਵਜਨਿਕ ਫ਼ਲੱਸ਼ ਸੋਚਾਲਹ ਸੀਗੇ ਜੋ ਇੱਕ ਵੇਪਾਰ ਸੀਵੇਜ system ਦੇ ਵਿੱਚ ਖਾਲੀ ਹੋ ਗਏ ਤੇ ਰੋਮ ਨੇ ਮੁੱਖ ਏ ਸਵੀਵ ਕਲੋਗ ਕ੍ਲੋਕਾਂ ਅਹ ਮੈਕਸੀਮਾ ਸੀਗਾ ਤੇ ਛੱਟੀ ਸ੍ਤਾਬ੍ਤੀ ਦੀ ਈਸਵੀਂ ਪੂਰਵ ਵਿੱਚ ਨਿਰਮਾਣ ਸ਼ੁਰੂ ਹੋਇਆ ਤੇ ਉਸ ਤੇ ਉਹਨਾ ਨੇ ਅੱਜ ਵੀ ਪ੍ਰਯੋਗ ਹੈ ਤੇ ਪ੍ਰਾਚੀਨ ਰੋਮਨ ਦੇ ਕੋਲ ਜੱਲ ਸੈਤੂਆ ਦੀ ਇੱਕ ਜਟਿਲ ਪ੍ਰਣਾਲੀ ਵੀ ਸੀ ਤੇ ਜਿਹਨਾ ਦਾ ਉਹਯੋਗ ਲੰਬੀ ਦੂਰੀ ਤੱਕ ਪਾਣੀ ਦੇ ਪਰਿਵਰਣ ਲਈ ਕੀਤਾ ਜਾਂਦਾ ਸੀ ਤੇ ਪਹਿਲਾ ਰੋਮਨ ਐਕਟਬਾਰਡਰ ਤਿੰਨ ਸੋ ਬਾਰਾਂ ਦੇ ਈਸਵੀਂ ਪੂਰਵ ਬਣਾਇਆ ਗਇਆ ਸੀਗਾ ਤੇ ਗਿਆਰਵੀਂ ਔਰ ਅੰਤਿਮ ਪ੍ਰਾਚੀਨ ਰੋਮਨ

ਅਹ ਸਾਢ਼ੇ ਚਾਰ ਸੋ ਕਿਲੋਮੀਟਰ ਦੀ ਅਧਿਕ ਫ਼ੈਲਿਆ ਹੋਇਆ ਸੀਗਾ ਤੇ ਲੇਕਿਨ ਇਹਦਾ ਸੱਤਰ ਕਿਲੋਮੀਟਰ ਦਾ ਘੱਟ ਹਿੱਸਾ ਜ਼ਮੀਨ ਦੇ ਉੱਪਰ ਹੋਰ ਅਹ ਤਾਲੀਕ ਕਾਲੋ ਦੁਆਰਾ ਸਮਥਿਤ ਸੀਗਾ ਤੇ ਜਨਸੰਖਿਆ ਇਸ ਵਿਧੀ or ਸ਼ਰਮ ਦੀ ਉੱਪਲਧਾ ਦੇ ਨਾਲ ਸ਼ਰਮ ਦੀ ਵਿਸ਼ੇਸਤਾ ਵਿੱਚ ਵਿਰ੍ਧੀ ਹੋਈ ਤੇ ਸ਼ੁਰੂਆਤੀ ਅਹ ਪਾਸ਼ਣ ਗਾਵਾਂ ਜਿਵੇਂ ਪਿੰਡਾਂ ਦੇ ਉੱਪਯੋਗ ਜਿਵੇਂ ਕੀ ਸ਼ਹਿਰਾਂ ਦੇ ਸੁਮੇਦ ਪਹਿਲੀ ਸਮਬੋਧਿਤੀ ਪ੍ਰਗਤੀ ਦੇ ਕਿਸ ਕਾਰਨ ਹੋਈ ਤੇ ਇਹ ਵਿਸ਼ੇਸ ਰੂਪ ਵਿੱਚ ਗਿਆਨ ਨਹੀਂ ਹੈ ਹੱਲਕਾ ਤੇਜ਼ੀ ਤੇਜ਼ੀ ਦੇ ਨਾਲ ਪਰਧਾ ਅਹ ਨਿਯੁਕ ਮਿਤੀ ਦੀ ਸਮਾਜਿਕ ਸਰ੍ਝਨਾ or ਅਹ ਆਸਨ ਦੀ ਸੰਸਕ੍ਰਿਤੀ ਦੇ ਵਿੱਚ ਵਿਵੇਸ ਰਮ ਵੇਪਾਰ or ਯੁੱਧ ਦੇ ਉਦਰਵ ਸੰਸਕ੍ਰਿਤੀਆਂ ਦੇ ਵਿੱਚ ਵਿਸ਼ੇਸ ਰਮ ਵੇਪਾਰ or ਯੁੱਧ ਦੇ ਉੱਦਯੋਗ or ਸਿੰਚਾਈ ਦੇ ਪਰਵਾਨੀ ਚੁਣੋਤੀਆਂ ਤੋ ਦੂਰ ਕਰਨ ਦੇ ਲਈ ਸਮੂਹਿਕ ਕਰਵਾਈ ਅਵੱਸਕਤਾ ਇੱਕ ਭੂਮਿਕਾ ਜਿਹੜੀ ਸੀ ਨਿਭਾਈ ਸੀਗੀ ਉਹਨਾ ਨੇ ਹਾਂਜੀ ਬਿਲਕੁਲ ਤੇ ਆਧੁਨਿਕ ਅਠਾਰਵੀਂ ਸਦੀਂ ਵਿੱਚ united kingdom ਵਿੱਚ ਸੁਰੂ ਹੋਕੇ ਭਾਪ ਦੀ ਸ਼ਕਤੀ ਦੀ ਖ਼ੋਜ ਤੋ ਉੱਦਯੋਗਿਕ ਕ੍ਰਾਂਤੀ ਦੀ ਸੁਰੂਆਤ ਕੀਤੀ ਜਿਸ ਵਿੱਚ ਵਿਆਪਕ technology ਖੋਜਾਂ ਹੋਈਆਂ ਤੇ ਖ਼ਾਸਤੋਰ ਖੇਤੀਬਾੜੀ ਨਿਰਮਾਣ ਖੱੜਤ ਧਾਤੂ ਗਿਆਨ ਅਤੇ ਆਵਾਜਾਈ ਦੇ ਖੇਤਰਾਂ ਦੀ ਤੇ ਵਿਆਪਕ ਵਰਤੋਂ ਹੁੰਦੀ ਤੇ ਫ਼ੈਕਟਰੀਆਂ system ਬਾਅਦ ਇੱਕ ਸਦੀਂ ਬਾਅਦ ਦੂਜੀ ਉੱਦਯੋਗਿਕ ਕ੍ਰਾਂਤੀ ਆਈ ਜਿਸ ਦੇ ਤੀਜੀ ਨਾਲ ਵਿਗਿਆਨਿਕ ਖ਼ੋਜ ਮਨੀਕਰਣ ਅਤੇ [coughing[ ਵੱਡੇ ਪੱਧਰ ਉੱਤੇ ਉਤਪਾਦ ਕੀਤਾ ਤੇ ਸੀਵਰੇਜ system ਬਿਜਲੀ light ਬੱਲਬ electronic ਮੋਟਰਾਂ ਰੇਲ ਮਾਰਗ ਅਤੇ auto mobile ਅਤੇ ਜਵਾਈ ਜਹਾਜ਼ਾ ਸਮੇਤ ਨਵੀਆਂ ਤਕਨੀਕੀ ਵਿੱਕਸਿਤ ਕੀਤੀਆਂ ਗਈਆਂ ਜੋਕੇ ਇਹਨਾ ਤਕਨੀਕਾ ਨੇ ਤਰੱਕੀ ਦੇ ਦਵਾਈ ਰ੍ਸਾਨਿਕ ਵਿਗਿਆਨ ਤੇ ਭੋਤਿਕ ਵਿਗਿਆਨ ਤੇ engineering ਵਿੱਚ ਮਹੱਤਵਪੂਰਨ ਵਿਕਾਸ ਕੀਤਾ ਤੇ ਉਹਨਾ ਦੇ ਨਾਲ ਨਤੀਜੇ ਵਜੋ ਸਮਾਜਿਕ ਤਬਦੀਲੀਆਂ ਵੀ ਆਈਆਂ ਤੇ ਗੋਗਨ ਚੁੰਬੀ ਇਮਾਰਤਾਂ ਦੀ ਸੁਰੂਆਤ ਦੇ ਨਾਲ ਤੇਜ਼ੀ ਚ ਸਹਿਰੀਕਰਨ ਵੀ ਹੋਇਆ ਤੇ telegraph telephone radio television ਦੀ ਕਾਢ ਵੀ ਸੰਚਾਰ ਵਿੱਚ ਸੁਧਾਰ ਵੀ ਹੋਇਆ ਤੇ ਵੀਹਵੀਂ ਸਦੀਂ ਦੇ ਬਹੁਤ ਸਾਰੀਆਂ ਖੋਜਾਂ ਵੀ ਕੀਤੀਆਂ ਤੇ ਭੋਧਿਕ ਵਿਗਿਆਨ ਵਿੱਚ ਪਰਮਾਣੂ ਯੁੱਗ ਵਿੱਚ ਪਰਮਾਣੂ ਖੰਡਨ ਦੀ ਖ਼ੋਜ ਤੇ ਪਰਮਾਣੂ ਹਥਿਆਰ ਤੇ ਪਰਮਾਣੂ ਸ਼ਕਤੀ ਦੀ ਅਗਵਾਈ ਵੀ ਕੀਤੀ ਗਈ ਹੈ ਤੇ computer ਦੀ ਖ਼ੋਜ ਦੇ ਨਾਲ ਕੀਤੀ ਏ ਤੇ digital ਕ੍ਰਾਂਤੀ ਵਿੱਚ an log digital ਦੀ ਤਬਦੀਲੀ ਵੀ ਹੋ ਗਈ ਸੀ ਹਾਂਜੀ ਜਿਵੇਂ ਗਗਨ ਚੁੰਬੀ ਇਮਾਰਤਾਂ ਦੀ ਸੁਰੂਆਤ ਜਿਹੜੀ ਉਹਦੇ ਨਾਲ ਸਮਾਜਿਕ ਪਰਿਵਰਤਨ ਤੇਜ਼ੀ ਸ਼ਹਿਰੀਅਹ ਸਹਿਰੀਕਰਨ ਦੇ ਪਰਿਣਾਮ ਸਰੂਪ ਉਹਨਾ ਦਾ ਪਰਿਣਾਮ ਹੋਇਆ ਪਰਿਣਾਮ ਹੋਇਆ ਤੇ telegram telephone radio or ਸਮਾਚਾਰ ਅਵਿਸ਼੍ਕਾਰ ਦੇ ਨਾਲ ਸੁਧਾਰ ਵੀ ਹੋਇਆ ਤੇ television ਦਾ ਵੀਹਵੀਂ ਸਦੀਂ ਦੇ ਕਈ ਨਹੇ ਜਿਹੜੇ ਖ਼ੋਜ ਲੈਕੇ ਆਏ ਤੇ ਭੋਧਿਕ ਪਰਮਾਣੂ ਵਿਖੰਡਨ ਦੀ ਖ਼ੋਜ

ਆ ਕੀ ਹੋ ਗਿਆ

ਰੰਗਾ ਵਾਲੀਆਂ ਘਟਨਾਵਾਂ ਅਤੇ ਸ਼ਿਦਤ ਭਰੇ ਅਨੁਭਰ ਜੀਵਨ ਦੀਆਂ ਅਨਮੋਲ ਜਾਂਦਾ ਬਣ ਜਾਂਦੇ ਹਨ ਮਿਲਦੀਆਂ ਵਿਛੋੜੇ ਘਟਨਾਵਾਂ ਅਤੇ ਜਿਨ੍ਹਾਂ ਨੇ ਹਸਾਇਆਂ ਵੀ ਹੁੰਦਾ ਹੈ ਅਤੇ ਰੁਲਾਇਆ ਵੀ ਹੁੰਦਾ ਹੈ ਉਹ ਮੁੱਲ ਵਾਨ ਤਜਰਬੇ ਬਣ ਕਿ ਜੀਵਨ ਦਾ ਫਰਮਾਇਆ ਨਿਬੜਦੇ ਹਨ ਅਤੇ ਉਹਨਾਂ ਘਟਨਾਵਾਂ ਅਤੇ ਵਿਅਕਤੀਆਂ ਨੂੰ ਮੁੜ ਮੁੜ ਯਾਦ ਕਰਦੇ ਹਾ ਅਤੇ ਉਹਨਾਂ ਬਾਰੇ ਹੋਰ ਨੂੰ ਦਸਦੇ ਹਾ ਜਿਹਨਾਂ ਨੂੰ ਸਾਡੇ ਵੱਡੇ ਵਤਿਆਵਾਂ ਅਤੇ ਵਿਖਲਣ ਸਕੇਤਿਆਂ ਤੇ ਮਨੁਖਸ ਹੁੰਦਾ ਹੈ ਅਤੇ ਜੀਵਨ ਅਨੁਭਵ ਦੇ ਨਵੇ ਖੇਤਰਾਂ ਤੱਕ ਸਾਡੀ ਪਹੁਚ ਸੰਭਵ ਬਣਾਈ ਜਾਂਦੀ ਹੈ ਜੀਵਨ ਵਿੱਚ ਕਈਆਂ ਨੂੰ ਮਿਲ ਕੇ ਅਧੂਰੇ ਤੇ ਪੂਰੇ ਹੋਣ ਦਾ ਅਤੇ ਕਈਆਂ ਨੂੰ ਤੋੜ ਕੇ ਪੂਰੇ ਤੇ ਅਧੂਰੇ ਹੋਣ ਦਾ ਅਹਿਸਾਸ ਹੁੰਦਾ ਹੈ ਇਹ ਅਹਿਸਾਸ ਹੀ ਸਾਾਡੀਆਂ ਜਿਤਾ ਹਾਰਾਂ ਸਿਰਜਦੇ ਹਮ ਜਿਹੜੀਆਂ ਸਾਡੇ ਲਈ ਕਹਾਣੀਆਂ ਅਤੇ ਉਦਾਹਰਣਾ ਬਣ ਜਾਂਦੇ ਹਨ ਹਰੇਕ ਉਦਾਹਰਣ ਦੇ ਪਿਛੇ ਇੱਕ ਕਹਾਣੀ ਹੁੰਦੀ ਹੈ ਅਤੇ ਹਰੇਕ ਕਹਾਣੀ ਦੇ ਪਿਛੇ ਇੱਕ ਹੋਰ ਕਹਾਣੀ ਹੁੰਦੀ ਹੈ ਇਸ ਕਰਕੇ ਕੋਈ ਵੀ ਕਹਾਣੀ ਨਾ ਪੂਰੀ ਸੁਣਣੀ ਸੰਭਵ ਹੁੰਦੀ ਹੈ ਨਾ ਸੁਣਾਣੀ ਇਹ ਪੁਸਤਕ ਸੰਖੇਪ ਰੂਪ ਵਿੱਚ ਵਿਸ਼ਾਲ ਜਿੰਦਗੀ ਦੀ ਕਹਾਣੀ ਕੁਛ ਜਿਉੰਦੇ ਜਾਗਦੇ ਜਗਦੇ ਬੁਝਦੇ ਫੁਲਾਂ ਦੀ ਪਛਾਣ ਹੈ ਇਹ ਪੁਸਤਕ ਆਪਣੇ ਅੰਦਰ ਝਾਤੀ ਮਾਰਨ ਅਤੇ ਹੋਰਾਂ ਅੰਦਰ ਝਾਕਣ ਦਾ ਅਵਸਰ ਪ੍ਰਾਪਤ ਕਰਦੀ ਹੈ ਇਸ ਕਰਕੇ ਜਿਸ ਕਿਸੇ ਨੇ ਸਾਡੀ ਪੂੰਝਦੀਆਂ ਅੱਖਾ ਵਿੱਚ ਸੁਰਮਾ ਪਾਇਆ ਹੁੰਦਾ ਹੈ ਉਹ ਕਦੇ ਉਹ ਕਦੇ ਨਹੀ ਭੁਲਦਾ ਜਿਸ ਨੇ ਸਾਡੇ ਦਿਲ ਨੂੰ ਜਗਾਇਆ ਹੁੰਦਾ ਹੈ ਉਹ ਹਮੇਸ਼ਾ ਯਾਦ ਰਹਿੰਦੀ ਹੈ ਇਸ ਪੁੁਸਤਕ ਵਿਚਾਲਿਆ ਜੀਵਨ ਦੇ ਵੱਖ ਵੱਖ ਦਿਸ਼ਾ ਤੇ ਮਾਨਸਿਕ ਅਵਸਥਾਵਾ ਚੁਕਿਆ ਹੈ ਹਰੇਕ ਦਿਲ ਦਾ

ਕਿਨਾਂ ਕੁਛ ਮਹਿਸੂਸ ਕਰ ਸਕਦਾ ਹੈ ਤੇ ਜਿੰਦਗੀ ਕਿਤਨਾ ਕੁਛ ਸਹੀ ਕਰ ਸਕਦੀ ਹੈ ਆਸ ਹੈ ਇਹਨਾ ਕਥਾ ਕਹਾਣੀਆਂ ਨਾਲ

ਤੋੜਿਆ ਅਤੇ ਖੇਤਰਾਂ ਵਿੱਚ ਵਿਚਰਦਿਆ ਵੱਖ ਵੱਖ ਦੇਸ਼ਾ ਵਿੱਚ ਕੀਤੀਆਂ ਜਾਂਦੀਆਂ ਹਨ ਜੀਵਨ ਵਿੱਚ ਪਹਿਲਾ ਤੋੜੀਆਂ

ਪੰਨਿਆਂ ਵਿੱਚ ਮਨੁੱਖੀ ਵਿਹਾਰ ਸਬੰਧਤ ਟਿਪਣੀਆਂ ਵਿੱਚ ਵਿਵੇਕ ਅਤੇ ਵਿਹਾਰ ਦੇ ਸੰਕੇਤ ਜੰਨ ਜੀਵਨ ਨੂੰ ਸਮਝਣ ਦੇ ਸੁਨਹਿਰੇ ਹਨ ਕੁਛ ਕੁਛ ਸਿੱਖ ਸਕਣਾ ਕੁਛ ਸਿਖਾ ਸਕਣਾ ਕੁਛ ਤੇ ਮਕਣਾ ਕੁਛ ਤੇ ਲੈ ਕੇ ਜੋਗ ਹੋ ਸਕਦੇ ਹਨ ਚਾਅ ਨਾਲ ਕੁਛ ਸੁਣਾ ਸਕਣਾ ਉਤਸੁਕਤਾ ਨਾਲ ਕੁਛ ਸੁਣ ਸਕਣਾ ਜਿਸ ਸੋਹਣੇ ਸੁਪਣੇ ਦੇਖੇ ਜਾ ਸਕਦੇ ਹਨ ਤੇ ਮੇਰਾ